ਜਾਵਾ ਵਿੱਚ ਫੋਰ ਲੂਪ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਅਲ ਵਿੱਚ ਤੁਸੀ ਸਿਖੋਗੇ ਕਿ ਜਾਵਾ ਵਿੱਚ ਫੋਰ ਲੂਪ ਦਾ ਪ੍ਰਯੋਗ ਕਿਵੇਂ ਕਰੀਏ 160 ਇਸ ਟਿਊਟੋਰਿਅਲ ਲਈ ਅਸੀ ਪ੍ਰਯੋਗ ਕਰਾਂਗੇ ਉਬੁੰਟੂ 11 10 ਜੇਡੀਕੇ 1 6 ਅਤੇ ਇਕਲਿਪਸ 3 7 0 ਇਸ ਟਿਊਟੋਰਿਅਲ ਦੇ ਲਈ ਤੁਹਾਨੂੰ ਜਾਵਾ ਵਿੱਚ ਰਿਲੇਸ਼ਨਲ ਆਪਰੇਟਰਸ ਅਤੇ ਆਈਐਫ ਸਟੇਟਮੈਂਟ ਦਾ ਗਿਆਨ ਹੋਣਾ ਚਾਹੀਦਾ ਹੈ
ਜੇਕਰ ਨਹੀਂ ਤਾਂ ਉਚਿਤ ਟਿਊਟੋਰਿਅਲ ਲਈ ਕ੍ਰਿਪਾ ਸਾਡੀ ਵੇਬਸਾਈਟ ਉੱਤੇ ਜਾਓ
http ਸਪੋਕਨ ਟੂਟੋਰੀਅਲ ਓਰਗ ਇੱਥੇ ਫੋਰ ਲੂਪ ਲਈ ਸਿੰਟੈਕਸ ਦਿੱਤਾ ਗਿਆ ਹੈ
ਇਸ ਵਿੱਚ ਸ਼ੁਰੁਆਤ ਲੂਪ ਕੰਡੀਸ਼ਨ ਅਤੇ ਵਾਧਾ ਸ਼ਾਮਿਲ ਹੈ
ਇਸਦੇ ਬਾਅਦ ਇਸ ਵਿੱਚ ਫੋਰ ਬਲਾਕ ਹੈ ਜੋ ਤੱਦ ਤੱਕ ਚਲਦਾ ਹੈ ਜਦੋਂ ਤੱਕ ਲੂਪ ਕੰਡੀਸ਼ਨ ਟਰੂ ਹੁੰਦੀ ਹੈ
ਹੁਣ ਇਕਲਿਪਸ ਵਿੱਚ ਇੱਕ ਉਦਾਹਰਨ ਲੈਂਦੇ ਹਾਂ
ਹੁਣ ਇਕਲਿਪਸ ਉੱਤੇ ਜਾਓ
ਸਾਡੇ ਕੋਲ ਪਹਿਲਾਂ ਤੋ ਹੀ ਫੋਰਲੂਪਡੇਮੋ ਨਾਮਕ ਇੱਕ ਕਲਾਸ ਮੌਜੂਦ ਹੈ
ਮੇਨ ਮੇਥਡ ਦੇ ਅੰਦਰ ਫੋਰ ਲੂਪ ਜੋੜਦੇ ਹਾਂ
ਹੁਣ ਮੇਨ ਫੰਕਸ਼ਨ ਦੇ ਅੰਦਰ ਟਾਈਪ ਕਰੋ ਇੰਟ i ਸੇਮੀਕੋਲਨ
ਫਿਰ ਫੋਰ ਪਰੇਂਥਿਸਿਸ ਵਿੱਚ i ਇਕੁਅਲ ਟੋ 0 ਸੇਮੀਕੋਲਨ i ਲੈੱਸ ਥਾਨ 10 ਸੇਮੀਕੋਲਨ i ਇਕੁਅਲ ਟੋ i ਪਲੱਸ 1 ਇਹ ਕਥਨ ਫ਼ੈਸਲਾ ਕਰਦਾ ਹੈ ਕਿ ਲੂਪ ਕਿਵੇਂ ਅੱਗੇ ਵਧਦਾ ਹੈ
i 0 ਲੂਪ ਲਈ ਸ਼ੁਰੁਆਤੀ ਕੰਡੀਸ਼ਨ ਹੈ
ਇਹ ਕੰਡੀਸ਼ਨ ਵੈਰਿਏਬਲ ਨੂੰ ਸ਼ੁਰੂ ਹੋਣ ਦੀ ਆਗਿਆ ਦਿੰਦੀ ਹੈ
i ਲਟ 10 ਲੂਪ ਦੀ ਅਪ੍ਰੇਸ਼੍ਨਲ ਕੰਡੀਸ਼ਨ ਹੈ
ਜੇਕਰ ਕੰਡੀਸ਼ਨ ਟਰੂ ਹੈ ਤਾਂ ਫੋਰ ਬਲਾਕ ਚਲੇਗਾ
ਨਹੀਂ ਤਾਂ ਇਸਨੂੰ ਨਜਰਅੰਦਾਜ ਕਰ ਦਿੱਤਾ ਜਾਵੇਗਾ
ਇਸਦਾ ਮਤਲੱਬ ਹੈ ਜਦੋਂ i 10 ਦੇ ਬਰਾਬਰ ਜਾਂ ਉਸਤੋਂ ਜਿਆਦਾ ਹੈ ਤਾਂ ਬਲਾਕ ਨਹੀਂ ਚਲਦਾ ਹੈ
ਫਿਰ i i 1 ਦੱਸਦਾ ਹੈ ਕਿ ਲੂਪ ਵੈਰਿਏਬਲ ਨੂੰ ਕਿਸ ਪ੍ਰਕਾਰ ਬਦਲਿਆ ਜਾਣਾ ਹੈ
ਇੱਥੇ i ਦਾ ਮੁੱਲ 0 ਤੋ ਸ਼ੁਰੂ ਹੁੰਦਾ ਹੈ
ਇਹ ਲੂਪ ਦੇ ਹਰ ਇੱਕ ਚੱਕਰ ਲਈ 1 ਵਧਾਉਂਦਾ ਹੈ ਜਦੋਂ ਤੱਕ ਇਹ 10 ਨਹੀਂ ਹੋ ਜਾਂਦਾ
ਹੁਣ i ਵਿੱਚ ਕੁੱਝ ਤਬਦੀਲੀ ਕਰਦੇ ਹਾਂ
ਹੁਣ ਕਰਲੀ ਬਰੈਕੇਟ ਖੋਲੋ ਅਤੇ ਬੰਦ ਕਰੋ
ਕਰਲੀ ਬਰੈਕੇਟਸ ਦੇ ਅੰਦਰ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਅਤੇ ਪ੍ਰਿੰਟ ਕਰੋ i ਇੰਟੋ i ਇਹ 0 ਤੋ 9 ਤੱਕ ਹਰ ਇੱਕ ਗਿਣਤੀ ਦੇ ਵਰਗ ਨੂੰ ਪ੍ਰਿੰਟ ਕਰੇਗਾ
ਹੁਣ ਆਉਟਪੁਟ ਨੂੰ ਵੇਖਦੇ ਹਾਂ
ਹੁਣ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ ਜਿਵੇਂ ਕਿ ਅਸੀ ਵੇਖ ਸੱਕਦੇ ਹਾਂ ਲੂਪ 0 ਤੋ 9 ਤੱਕ ਦੀਆਂ ਸੰਖਿਆਵਾਂ ਵਿੱਚ ਚਲਦਾ ਹੈ
ਹਰ ਇੱਕ ਚੱਕਰ ਲਈ ਗਿਣਤੀ ਦਾ ਵਰਗ ਪ੍ਰਿੰਟ ਹੋ ਜਾਂਦਾ ਹੈ
ਹੁਣ ਸਾਰੀਆਂ 2 ਅੰਕਾਂ ਵਾਲੀਆਂ ਸੰਖਿਆਵਾਂ ਨੂੰ ਪ੍ਰਿੰਟ ਕਰਦੇ ਹਾਂ ਜੋ 3 ਜਾਂ 5 ਦੇ ਮਲਟੀਪਲ ਹਨ
ਹੁਣ i ਦਾ ਮੁੱਲ 10 ਤੋ 99 ਦੇ ਵਿੱਚ ਹੋਣਾ ਚਾਹੀਦਾ ਹੈ
ਹੁਣ i ਇਕੁਅਲ ਟੋ 0 ਨੂੰ i ਇਕੁਅਲ ਟੋ 10 ਕਰੋ
ਅਤੇ i ਲੈੱਸ ਥਾਨ 10 ਨੂੰ i ਲੈੱਸ ਥਾਨ 100 ਕਰੋ
ਫਿਰ ਕਰਲੀ ਬਰੈਕੇਟਸ ਦੇ ਅੰਦਰ ਅਸੀ ਕੇਵਲ ਉਦੋਂ ਗਿਣਤੀ ਪ੍ਰਿੰਟ ਕਰਦੇ ਹਾਂ ਜੇਕਰ ਇਹ 3 ਜਾਂ 5 ਦੀ ਮਲਟੀਪਲ ਹੈ
ਹੁਣ ਟਾਈਪ ਕਰੋ ਆਈਐਫ ਬਰੈਕੇਟਸ ਦੇ ਅੰਦਰ i ਮੋਦ 3 ਡਬਲ ਇਕੁਅਲ ਟੋ 0 ਜਾਂ ਬਰੈਕੇਟ ਦੇ ਅੰਦਰ i ਮੋਦ 5 ਡਬਲ ਇਕੁਅਲ ਟੋ 0 ਇਹ ਕਥਨ ਜਾਂਚ ਕਰਦਾ ਹੈ ਕਿ i 3 ਜਾਂ 5 ਦੇ ਡਵਿਸਿਬ੍ਲ ਹੈ ਜਾਂ ਨਹੀਂ
ਫਿਰ ਕਰਲੀ ਬਰੈਕੇਟਸ ਵਿੱਚ ਅਸੀ i ਦਾ ਮੁੱਲ ਪ੍ਰਿੰਟ ਕਰਦੇ ਹਾਂ
ਹੁਣ ਆਉਟਪੁਟ ਨੂੰ ਵੇਖਦੇ ਹਾਂ
ਹੁਣ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ
ਅਸੀ ਵੇਖ ਸੱਕਦੇ ਹਾਂ ਕਿ ਸੰਖਿਆਵਾਂ 3 ਜਾਂ 5 ਦੀਆਂ ਮਲਟੀਪਲ ਹਾਂ
ਇਸ ਪ੍ਰਕਾਰ ਅਸੀ ਜਾਵਾ ਵਿੱਚ ਫੋਰ ਲੂਪ ਦਾ ਪ੍ਰਯੋਗ ਕਰਦੇ ਹਾਂ
ਅਸੀ ਇਸ ਟਿਊਟੋਰਿਅਲ ਦੇ ਅੰਤ ਉੱਤੇ ਪਹੁੰਚ ਗਏ ਹਾਂ
ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ ਜਾਵਾ ਵਿੱਚ ਫੋਰ ਲੂਪ ਦਾ ਪ੍ਰਯੋਗ ਕਿਵੇਂ ਕਰਦੇ ਹਾਂ
ਇੱਕ ਅਸਾਇਨਮੈਂਟ ਦੇ ਲਈ ਇੱਕ ਤਿੰਨ ਅੰਕਾਂ ਦੀ ਗਿਣਤੀ ਨੂੰ ਆਰਮਸਟਰਾਂਗ ਗਿਣਤੀ ਕਿਹਾ ਜਾਂਦਾ ਹੈ ਜੇਕਰ ਇਹ ਇਸਦੇ ਅੰਕਾਂ ਦੇ ਘਣਾਂ ਦੇ ਜੋੜ ਦੇ ਬਰਾਬਰ ਹੈ
ਉਦਾਹਰਨ ਦੇ ਲਈ 153 ਬਰਾਬਰ ਹੈ 1 ਦਾ ਘਨ 5 ਦਾ ਘਨ 3 ਦਾ ਘਨ
ਅਜਿਹੀਆਂ ਸਾਰੀਆਂ ਤਿੰਨ ਅੰਕਾਂ ਵਾਲੀਆਂ ਸੰਖਿਆਵਾਂ ਪਤਾ ਕਰੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਦੇ ਲਈ ਸਪੋਕਨ ਟਿਊਟੋਰੀਅਲ ਓਰਗ ਵ੍ਹਾਟ ਆਈਐਸ a ਸਪੋਕਨ tutorial160 ਉੱਤੇ ਉਪਲੱਬਧ ਵੀਡੀਓ ਵੇਖੋ ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ
ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ
ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ
ਜਿਆਦਾ ਜਾਣਕਾਰੀ ਲਈ ਕ੍ਰਿਪਾ ਕੰਟੈਕਟ ਏਟੀ ਸਪੋਕਨ ਹਾਈਫਨ ਟਿਊਟੋਰੀਅਲ ਡੋਟ ਓਰਗ ਉੱਤੇ ਲਿਖੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
ਇਹ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਸਪੋਕਨ ਹਾਈਫਨ ਟਿਊਟੋਰੀਅਲ ਡੋਟ ਓਰਗ ਸਲੈਸ਼ ਨਮੈਕਟ ਹਾਈਫਨ ਇੰਟਰੋ ਉੱਤੇ ਉਪਲੱਬਧ ਹੈ ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ
ਧੰਨਵਾਦ